ਲੱਕੜੀ ਦਾ ਕੰਮ ਕਰ ਰਹੇ ਨੇਂ ਤੇ ਥੱਲੇ ਇੱਕ ਗ੍ਰਿੱਲਾਂ ਲਾ ਰਿਹਾ ਹੈ।

ਇੱਕ ਹਨੂਮਾਨ ਜੀ ਦਾ ਮੰਦਰ ਬਣਿਆ ਹੈ ਤੇ ਬੜੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਨਾਲ ਹੀ ਨਾਲ --

ਮਟਕੇ ਵਾਂਘੁ ਸਜਾਇਆ ਹੈ ਤੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ।

ਖੜਾ ਹੋਇਆ ਹੈ ਤੇ ਇੱਥੇ ਬੜੇ ਵੱਡੇ-ਵੱਡੇ ਜੰਗਲ ਬਣੇ ਹੋਏ ਨੇ ਤੇ ਪਹਾੜ ਵੀ --

ਰੈਕਾਂ ਵਿੱਚ ਸਰਟੀਫਿਕੇਟ ਪਏ ਨੇ ਤੇ ਪ੍ਰਾਈਜ ਪਏ ਹੋਏ।

ਤੇ ਰਿਸਰਚ ਸਟੇਸ਼ਨ ਗੁਰਦਾਸਪੁਰ ਲਿਖਿਆ ਹੋਇਆ ਤੇ ਬਾਹਰ ਇੱਕ ਦੋ ਬੂਟੇ ਲੱਗੇ ਹੋਏ ਨੇ।

ਇਸ ਫੋਟੋ ਵਿੱਚ ਇੱਥੇ ਕ੍ਰੇਜ਼ੀ ਚਿਕਨ ਲਿੱਖਿਆ ਹੋਇਆ ਹੈ।

ਖੁੱਲੀ ਸੜਕ ਦੀ ਫੋਟੋ ਹੈ ਜਿੱਥੇ ਇੱਕ ਬਾਈਕ ਪਾਰਕ ਕੀਤੀ ਹੋਈ ਹੈ ਤੇ ਨਾਲ ਹੀ ਇੱਥੇ ਇੱਕ --

ਇੱਕ ਸੋਫਾ ਲੱਗਾ ਹੋਇਆ ਹੈ ਜੋ ਕਾਲੇ ਰੰਗ ਦਾ ਹੈ ਉਹਦੇ ਉਪਰ ਇੱਕ ਬੈਗ ਹੈ ਤਿੰਨ ਚਾਰ ਲੋਕੀ ਖੜੇ ਨੇ।

ਕਾਲੇ ਚਿੱਟੇ ਲਾਲ ਰੰਗ ਦੇ ਤੇ ਨੀਲੇ ਰੰਗ ਦੇ ਪਰਦੇ ਟੰਗੇ ਹੌਏ ਨੇ।

ਇੱਥੇ ਇੱਕ ਖੰਭਾ ਲੱਗਾ ਹੋਇਆ ਹੈ ਗਮਲੇ ਲੱਗੇ ਹੋਏ ਹਨ ਤੇ ਬੱਚਿਆਂ ਦੀ ਕੁਝ ਫੋਟੋਆਂ ਲੱਗੀਆਂ ਹੋਈਆਂ ਨੇ।

ਸਪੀਕਰ ਲੱਗੇ ਹੋਏ ਨੇ ਇੰਸਟਰੂਮੈਂਟ ਪਏ ਨੇ ਇੱਕ ਮਾਈਕ ਰੱਖਿਆ ਹੋਇਆ ਹੈ ਸਾਹਮਣੇ ਰੇਡੀਓ ਬੋਲਣ ਵਾਲੇ ਦਾ ਰੂਮ ਹੈ।

ਇੱਕ ਖੰਭਾ ਲੱਗਾ ਹੋਇਆ ਹੈ ਤੇ ਉੱਪਰ ਲਾਈਟਾਂ ਲੱਗੀਆਂ ਨੇ ਆਸੇ ਪਾਸੇ --